ਉਹਦੇ ਵਿੱਚ ਸ਼ੇਕਰ ਪਏ ਆ ਜਿਹੜਾ ਕਿ ਰੈਡ ਕਲਰ ਦਾ ਪਰਪਲ ਕਲਰ ਦਾ ਗਰੀਨ ਕਲਰ ਦਾ ਤੇ ਇਦੇ ਲੈਫਟ ਸਾਈਡ ਤੇ ਬੁਕਸ ਪਈਆਂ ਵਾ--

ਸ਼ਟਰ ਓਪਨ ਆ ਓਹਦੇ ਵਿੱਚ ਅੰਦਰ ਬਾਲਟੀਆਂ ਪਈਆਂ ਹੋਈਂ ਜਿਹਨਾਂ ਦਾ ਕਲਰ ਗ੍ਰੀਨ ਆ ਤੇ ਕੁੱਛ ਜੇਹੜਾ ਯਾ ਵ੍ਹਾਈਟ ਕਲਰ ਯਾ।

ਕਿ ਇਹਦੀ ਜਿਹੜੀ ਬਾਰ ਬਾਰ ਭਾਰਤੀ ਆ ਕਾਫੀ ਵੱਡੀ ਇਹਦੇ ਵਿੱਚ ਪਾਈਪ ਪਿਆ ਵਾ।

ਇਸਦੇ ਨਾਲ ਪਾਣੀ ਦਾ ਜਾ ਰਿਹਾ ਤੇ ਲੈਫਟ ਸਾਈਡ ਤੇ ਪੁਲਿਸ ਵਾਲੇ ਖਲੋਤੇ ਆ ਤਿੰਨ ਜਣੇ।

ਇਹਦੇ ਰਾਇਟ ਸਾਈਡ ਦੇ ਊਪਰ ਵਿਚ ਐ_ਸੀ ਲੱਗਾ ਆ ਤੇ ਇਹਦੇ ਲੇਫ਼੍ਟ ਸਾਈਡ ਤੇ--

ਤੇ ਏਹਦੇ ਵਿੱਚ ਜੇਹੜੇ ਆ ਕਾਫੀ ਸਾਰੇ ਜੇਹੜੇ ਰੁੱਖ ਲੱਗੇ ਆ ਤੇ ਛੋਟੇ ਛੋਟੇ ਪੌਧੇ ਲੱਗੇ ਆ ਤੇ ਰਾਇਟ ਸਾਈਡ ਤੇ ਦੋ ਜੇਹੜੇ ਆ--

ਇਹਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਜਿਹੜੀਆਂ ਕੈਂਡਲਸ ਜਗਨ ਦੀਆਂ ਤੀਹ ਬੋਕਸਿਸ ਜਿਸ ਦੇ ਵਿੱਚ ਪਈਆਂ।

ਤੇ ਇਹਦੇ ਲੈਫਟ ਸਾਈਡ ਤੇ ਇੱਕ ਬੰਦਾ ਵਾ ਜਿਹੜਾ ਸਾਈਕਲ ਤੇ ਆਇਆ ਵ ਉਹਦੇ ਵਿੱਚ ਬੁਕਸ ਪਈਆਂ ਵਾ ਜਿਹਦਾ ਕਲਰ ਬੁੱਕ ਦਾ ਵਾ ਉਹ ਆ ਗ੍ਰੀਨ ।

ਤੇ ਇਹ ਸਾਹਮਣੇ ਜਿਹੜਾ ਬੰਦਾ ਖਲੌਤਾ ਵਾ ਓਹਨੇ ਬਲੈਕ ਕਲਰ ਦੀ ਸ਼ਰਟ ਪਾਈ ਆ ਤੇ ਮਸ਼ੀਨ ਦੇ ਉੱਪਰ ਦ ਬੱਲਬ ਲੱਗੇ ਆ ਚਾਰ।

ਤੇ ਇਹਦੇ ਲੈਫਟ ਐਂਡ ਰਾਈਟ ਸਾਈਡ ਤੇ ਇੱਕ ਸੇਮ ਕਲਰ ਦੀ--

ਤੇ ਇਹ ਪ੍ਰੋਜੈਕਟ ਰਹੀ ਆ ਬਣਾਉਣ ਤੇ ਏਦੇ ਜਿਹੜੇ ਟੀਚਰ ਏ ਜਿੰਨੇ--

ਬੇਬੀ ਲਾਈਟ ਬੇਬੀ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਤੇ ਹੈਟ ਆ ਉਹ ਇਹਨਾਂ ਵੱਲ ਦਈ ਹੈ ਦੇਖਣ ਤੇ ਪੁਆਇੰਟਸ ਵਗੈਰਾ ਦਿੰਦੇ ਆ।

ਜਿਹਦਾ ਕਲਰ ਵਾਈਟ ਏ ਆ ਤੇ ਲੇਫ਼੍ਟ ਸਾਈਡ ਤੇ ਕੁਛ ਜਿਹੜੇ ਆ ਲੋਕ ਜਿਹੜੇ ਜਾਣ ਊਣ ਡਏ ਆ।